ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ।

ਇਹ ਇੱਕ ਬਹੁਤ ਵਧੀਆ ਪੱਥਰ ਦਾ ਏਰੀਆ ਬਣਿਆ ਹੋਇਆ ਹੈ।

ਜਿੱਸ ਵਿੱਚ ਬਹੁਤ ਪੱਥਰ ਲੱਗੇ ਹੋਏ ਦਿੱਖ ਰਹੇ ਹੈਂ।

ਇਹ ਇੱਕ ਬਹੁਤ ਵਧੀਆ ਅਤੇ--

ਸ਼ਾਂਤ ਜਹੀ ਪਿਕਚਰ ਬਣੀ ਹੋਈਂ ਦਿੱਖ ਰਹੀ ਹੈ।

ਇਹ ਇੱਕ ਵਧੀਆ ਸੈਂਟਰ ਬਣ--

ਇਹ ਇੱਕ ਵਧੀਆ ਵਿਊ ਬਣਿਆ ਹੋਇਆ ਨਜ਼ਰ ਆ--

ਇਕ ਲੜਕੀ ਕੁਝ ਕੰਮ ਕਰਦੇ ਹੋਏ ਨਜ਼ਰ ਆ ਰਹੀ ਹੈ।

ਜਿਸ ਵਿੱਚ ਅਸੀਂ ਬਹੁਤ ਸ਼ਾਨਦਾਰ ਜੀ ਇਲਾਕਾ ਬਣਿਆ ਹੋਇਆ ਦੇਖ ਰਹੇ।

ਜਿਸ ਵਿੱਚ ਅਸੀਂ ਬਹੁਤ ਵਧੀਆ ਜਿਹਾ ਵਿਊ --

ਲਾਈਟਿੰਗ ਏਰੀਆ ਬਣਿਆ ਹੋਇਆ ਦੇਖ ਰਹੇਂ--

ਜਿੱਸ ਵਿੱਚ ਇੱਕ ਪੈਟ੍ਰੋਲ ਪੰਪ ਬਣਿਆ ਹੋਇਆ ਦਿੱਖ ਰਿਹਾ ਹੈ।

ਜਿਸ ਪਿਕਚਰ ਦੇ ਵਿੱਚ ਅਸੀਂ ਬਹੁਤ ਵਧੀਆ ਕੈਂਪ ਲੱਗ --

ਇਹ ਇੱਕ ਵਧੀਆ ਜਿਹਾ ਏਰੀਆ ਬਣਿਆ--

ਚੇਅਰ ਬਣੀ ਹੋਈ ਹੈ ਇੱਸ--

ਬਹੁਤ ਸ਼ਾਨਦਾਰ ਜਿਹਾ ਸਵਿਮਿੰਗ --

ਏਹ ਇੱਕ ਬਹੁਤ ਵਧੀਆ ਅਤੇ ਸ਼ਾਨਦਾਰ ਜੀਆ ਵਿਊ ਬਣਿਆ ਹੋਇਆ--

ਦਿਖ ਰਹਾ ਹੈ ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ।

ਇਹ ਬਹੁਤ ਵਦੀਆਂ ਸ਼ਾਨਦਾਰ ਜੇਆ ਹੈ।